ਜੇ ਮੇਰੀ speed ਜ਼ਿਆਦਾ ਹੋਈ ਤਾਂ ਮੈਨੂੰ ਦੱਸ ਦਿਓ ਮੈਂ ਘਟਾ ਦੇਵਾਂਗਾ ਜਿਹੜਾ culture ਸ਼ਬਦ ਹੈ ਨਾ ਜੀ ਧਿਆਨ ਨਾਲ ਦੇਖੋ ਜਿਹੜਾ ਮੈਂ ਬੋਲਿਆ culture ਸ਼ਬਦ ਹੈ ਜੇ ਤੁਹਾਨੂੰ ਪੁੱਛਣ ਵੀ ਇਹਦੀ ਪਹਿਲੀ ਵਰਤੋਂ ਕਿਸਨੇ ਕੀ~ ~ਤੀ ਸਵਾਲ ਬਣ ਗਿਆ ਜੀ, ਪਹਿਲੀ ਵਾਰ ਇਹਦੀ ਪਹਿਲੀ ਵਾਰ culture ਸ਼ਬਦ ਕਿਸਨੇ ਵਰਤਿਆ ਪਹਿਲੀ ਵਾਰ ਕਿਸਨੇ ਵਰਤਿਆ ਉਹਦਾ ਨਾਮ ਹੈਗਾ ਜੀ AB ਟਾਇਲਰ AB ਟਾਇਲਰ ਨੇ ਪਹਿਲੀ ਵਾਰ culture ਸ਼ਬਦ ਵਰਤਿਆ ਧਿਆਨ ਵਿੱਚ ਰੱਖੋ AB ਟਾਇਲਰ ਨੇ first time use ਕੀਤਾ ਬਿਲਕੁਲ ਜੀ ਬਿਲਕੁਲ ਜੀ AB ਟਾਇਲਰ ਨੇ First time use ਕੀਤਾ ਕਦੋਂ ਕੀਤਾ ਸੀ ਮੇਰੇ ਧਿਆਨ 'ਚ ਹੈ ਕਿ ਅਠਾਰਾਂ ਸੌ ਇਕਹੱਤਰ ਈਸਵੀ ਨੂੰ ਉਹਨੇ ਪਹਿਲੀ ਵਾਰ ਇਸ ਸ਼ਬਦ ਦੀ ਵਰਤੋਂ ਕੀਤੀ ਸੀ, ਇਸ ਤੋਂ ਬਾਅਦ ਅਸੀਂ ਲੋਕ ਧਾਰਾ ਦੀਆਂ ਕੁਛ ਗੱਲਾਂ ਪੜ੍ਹਾਂਗੇ ਅੱਜ ਨਹੀਂ, ਉਹ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ। AB ਟਾਇਲਰ ਨੇ ਪਹਿਲੀ ਵਾਰ ਵਰਤੋਂ ਕੀਤੀ ਮੈਨੂੰ ਉਮੀਦ ਹੈ ਤੁਸੀਂ note ਕਰ ਲਿਆ ਹੋਊਗਾ ਤੇ ਮੈਂ ਚੱਲ ਲੋਕ ਧਾਰਾ ਸ਼ਬਦ ਦੀ ਪਹਿਲੀ ਵਰਤੋਂ ਵੀ ਦੱਸ ਹੀ ਦਿਨਾ ਇੱਥੇ ਲਿਖ ਦੇਵਾਂ ਚਲੋ ਇੱਥੇ ਲਿਖ ਦਿਨਾ, ਹੁਣ ਲਿਖ ਲਓ ਇੱਥੇ ਲੋਕ ਧਾਰਾ ਸ਼ਬਦ ਦੀ ਪਹਿਲੀ ਵਰਤੋਂ ਵੈਸੇ ਚੱਲ ਮੈਂ ਕਰਵਾ ਦਿਨਾ ਜੀ ਲੋਕ ਧਾਰਾ ਸ਼ਬਦ ਮੈਨੂੰ ਯਾਦ ਆ ਗਿਆ, ਸ਼ਬਦ ਦੀ ਪਹਿਲੀ ਵਰਤੋਂ ਇਹਨੂੰ ਨਾ ਬਰੈਕਟ ਵਿੱਚ ਪਾ ਕੇ ਲਿਖ ਲਓ ਜਾਂ ਇੱਕ ਪਾਸੇ ਲਿਖ ਲਓ, ਲੋਕ ਧਾਰਾ ਸ਼ਬਦ ਦੀ ਪਹਿਲੀ ਵਰਤੋਂ ਕਿਹਨੇ ਕੀਤੀ ਵਿਲੀਅਮ ਜਾਨ ਇਉਂ ਕਰਕੇ ਜੋਹਨ ਪਾਉਂਦੇ ਆ ਜੋਹਨ ਥਾਮਸ ਨੇ ਵਿਲੀਅਮ ਜੋਹਨ ਥੋਮਸ ਨੇ ਕੀਤੀ, ਕਦੋਂ? ਅਠਾਰਾਂ ਸੌ ਛਿਆਲੀ ਦੇ ਵਿੱਚ। ਲੋਕ ਧਾਰਾ ਸ਼ਬਦ ਦੀ ਪਹਿਲੀ ਵਰਤੋਂ ਧਿਆਨ ਵਿੱਚ ਰੱਖੋ ਨਮਸ਼ਕਾਰ ਜੀ ਓਮਪ੍ਰਕਾਸ਼ ਹਾਂਂ AB ਟਾਇਲਰ ਨੇ use ਕੀਤਾ ਜੀ ਹੋ ਗਈ ਗੱਲ ਬਿਲਕੁਲ। ਅੱਗੇ ਨਾ ਲੋਕ ਧਾਰਾ ਬਾਰੇ ਕਿਹਨੇ ਕਿਹੜਾ ਵਰਤਿਆ ਉਹ ਮੈਂ ਅੱਗੇ ਜਾ ਕੇ ਕਰਵਾਊਂਗਾ, ਸਿਰਫ਼ ਹੁਣ ਮੈਂ ਸਭਿਆਚਾਰ ਤੇ ਕੇਂਦਰਤ ਹੈ ਜੀ ਮੇਰਾ ਧਿਆਨ, ਅੱਗੇ ਆ ਜਾਓ ਸਵਾਲ ਤੁਹਾਡੇ ਮੈਂ ਬਾਅਦ 'ਚ ਲੈਨਾ, ਸਭਿਆਚਾਰ ਦੇ ਮੂਲ ਰੂਪ ਵਿੱਚ ਤਿੰਨ ਪੜ੍ਹਾਅ ਨੇ ਜੀ। ਸਭਿਆਚਾਰ ਦੇ ਮੂਲ ਰੂਪ ਵਿੱਚ ਰਸਾਲੂ ਦਾ ਜਨਮ, ਦੇਸ ਨਿਕਾਲਾ ਰਾਜਾ ਰਸਾਲੂ ਦੇ ਉੱਤੋਂ ਸਾਢੇ ਅਠਾਰਾਂ ਕੁ ਸਾਲਾਂ ਪਿੱਛੋਂ ਇੱਕ ਪਿੰਡ ਮੁਜੱਫਰਗੜ ਫਿਰੋਜ਼ਪੁਰ ਦੇ ਰਾਜ ਵਿੱਚ ਦੇ ਕੇ ਹੋਇਆ, ਰਸਾਲੂ ਰਾਜੇ ਲੂਣਾ ਦੇ ਕਿੱਥੋਂ ਪੈਦਾ ਹੋਏ ਹਨ। ਅਤੇ ਉੱਥੇ ਦੇ ਕਿਹੜੇ ਅਨੁਸਾਰ ਉਸਨੂੰ ਬਾਰਾਂ ਸਾਲ ਭੋਰੇ ਦੇ ਵਿੱਚ ਰੱਖਿਆ ਗਿਆ ਜਿੱਥੇ ਉਹ ਦਾ ਦਾਸ ਬਣ ਗਿਆ ਭੋਰੇ ਤੋਂ ਬਾਹਰ ਆ ਕੇ ਰਸਾਲੂ ਖੂਹਾਂ ਤੇ ਪਾਣੀ ਦੇ ਵਿੱਚ ਭਰਨ ਆਇਆ ਤੀਵੀਆਂ ਦੇ ਘੜੇ ਤੀਰ ਮਾਰ ਕੇ ਤੋੜਨ ਲੱਗਾ ਇਸ ਸੰਬੰਧ ਖ਼ਬਰ ਪਾ ਕੇ ਰਾਜੇ ਨੇ ਸਰਕਾਰੀ ਖ਼ਰਚ ਉੱਤੇ ਲੋਕਾਂ ਨੂੰ ਗਾਗਰਾਂ ਦਿੱਤੀਆਂ। ਰਸਾਲੂ ਫਿਰ ਵੀ ਤੀਰ ਮਾਰਦਾ ਰਿਹਾ, ਇਹ ਦੇਖਕੇ ਰਾਜੇ ਨੇ ਘਰਾਂ ਦੇ ਵਿੱਚ ਖੂਹ ਪੁੱਟ ਦਿੱਤੇ ਪਰ ਰਸਾਲੂ ਉੱਚੇ ਮੁਨਾਰੇ ਉੱਤੇ ਚੜ ਕੇ ਘੋੜੇ ਦੇਖਣ ਲੱਗਾ। ਤੰਗ ਆ ਕੇ ਰਾਜੇ ਨੇ ਉਸਨੂੰ ਇੱਕ ਵਰ੍ਹੇ ਦੇ ਲਈ ਦੇਸ ਨਿਕਾਲਾ ਦਿੱਤਾ, ਰਸਾਲੂ ਆਪਣੇ ਮਲੇਰਕੋਟਲੇ ਦੇ ਪਏ ਵੜਦਾ ਦੇ ਵਿੱਚ ਯੋਧੇ ਲੈ ਕੇ ਆਪਣੇ ਦੇ ਘੋੜੇ ਉੱਤੇ ਚੜ੍ਹ ਕੇ ਰਾਹ ਦੇ ਉੱਪਰ ਬਹਾਦਰੀ ਦਿਖਾ ਕੇ ਕਰਤੱਵ ਦਿਖਾਉਂਦਾ ਸੋਣੀ ਦੇ ਪਿੰਡ ਗੁਜਰਾਤ ਪੁੱਜਾ, ਉੱਥੋਂ ਦੇ ਗੁੱਜ਼ਰ ਰਾਜਪੂਤ ਰਾਜੇ ਨੇ ਜੋ ਵਾਨ ਦਾ ਦੋਸਤ ਸੀ ਉੱਥੇ ਹੀ ਉਸਨੂੰ ਬਹੁਤ ਆਓ ਭਗਤ ਕੀਤੀ ਰਸਾਲੂ ਨੇ ਉਸਨੂੰ ਦੱਸਿਆ ਕਿ ਉਹ ਜਹਿਲਮ ਦੇ ਵਿੱਚ ਰਾਜੇ ਦੇ ਵਿਰੁੱਧ ਲੜਾਈ ਲੜਕੇ ਉਸਨੂੰ ਜਿੱਤ ਪ੍ਰਾਪਤ ਕਰ ਰਿਹਾ ਸੀ, ਫਿਰ ਵੀ ਉਹ ਜਹਿਲਮ ਦੀ ਵਰਤੋਂ ਦੇ ਉੱਤੇ ਟਿਕਾ ਕੇ

ਮਹਿਲਵਾਨ ਦੇ ਵਜ਼ੀਰ ਮੋਤੀ ਰਾਮ ਨੇ ਆਪਣੀ ਧੀ ਕੋਕਿਲਾ ਦੀ ਮੰਗਣੀ ਰਸਾਲੂ ਦੇ ਨਾਲ ਕਰ ਦਿੱਤੀ ਵਿਆਹ ਮਗਰੋਂ ਨਵੀਂ ਜੋੜੀ ਕੁਛ ਕੁ ਚਿਰ ਇਕੱਠੀ ਰਹੀ, ਰਸਾਲੂ ਨੇ ਸ਼ਹਿਰ ਬਾਹਰ ਇੱਕ ਮਹਿਲ ਬਣਵਾਇਆ ਤੇ ਉਸਦੇ ਵਿੱਚ ਕੋਕਿਲਾ ਨੇ ਦੇ ਮੈਨਾ ਦੀ ਰਾਖੀ ਦੇ ਵਿੱਚ ਛੱਡ ਕੇ ਬਾਹਰ ਚਲਾ ਦਿੱਤਾ, ਰਸਾਲੂ ਦੇ ਜੀਵਨ ਦੇ ਨਾਲ ਬਹੁਤ ਸਾਰੀ ਬਹਾਦਰੀ ਅਤੇ ਦਲੇਰੀ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸਨੇ ਕਾਂਗੜੇ ਦੇ ਜੰਗਲਾਂ ਦੇ ਵਿੱਚ ਇੱਕ ਅਮੀਰ ਸ਼ਿਕਾਰੀ ਨੂੰ ਦਿੱਤਾ ਉਸਨੇ ਦੇ ਦਿਓ ਵਗਰੇ ਆਦਮੀਆਂ ਨੂੰ ਅਧੀਨ ਕੀਤਾ, ਜੋ ਕਿਸੇ ਵੀ ਰਾਜੇ ਦੇ ਕਾਬੂੂ ਨਹੀਂ ਮਨਾਉਂਦੇ ਚੀਰ ਪੜਦੇ ਪਹਾੜੀਆਂ ਦੇ ਵਿੱਚ ਉਸਨੇ ਇੱਕ ਡੈਗ, ਉਸਨੇ ਇੱਕ ਡੈਣ ਮਾਰੀ, ਉੱਥੇ ਪੱਥਰ ਉੱਤੇ ਰਸਾਲੂ ਦੀ ਤਲਵਾਰ ਦੇ ਚੀਲ ਅਤੇ ਘੋੜੇ ਦੇ ਸਮੇਂ ਨਿਸ਼ਾਨ ਹਨ ਇਹਨਾਂ ਦੀਆਂ ਮਹਿਲਵਾਨ ਦੀ ਮੌਤ ਹੋਣ ਕਾਰਨ ਰਸਾਲੂ ਵੀ ਗੱਡੀ ਉੱਪਰ ਬੈਠਾ ਤੇ ਉਸਨੇ ਉਹਨਾਂ ਦੇ ਵਿੱਚੋਂ ਲਹੂ ਲਿਆ ਕੇ

ਇੱਛਰਾਂ ਦੇ ਪੁੱਤਰ ਵਿਛੋੜੇ ਨੂੰ ਦੁੱਖ ਦੇਣ ਦੇ ਮਗਰੋਂ ਬੁਰਾ ਕੰਮ ਕੀਤਾ, ਆਪਣੇ ਪਤੀ ਰਾਜਾ ਰਸੂਲ ਦੇ ਰਾਜ ਘਰਾਣੇ ਦੇ ਵਿੱਚ ਜਦੋਂ ਨੇ ਹੋਰ ਵੀ ਤਬੱਲੀ ਕੀਤੀ। ਅਤੇ ਉਸਨੇ ਦੱਸਿਆ ਕਿ ਇੱਕ ਵਾਰੀ ਉਹ ਜੰਗਲ ਦੇ ਵਿੱਚ ਰਸਾਲੂ ਦੇ ਨਾਲ ਜਾ ਰਿਹਾ ਸੀ ਤਾਂ ਉਹ ਕੋਕਲੇ ਨੇ ਆਪਣੀ ਹਾਰ ਲਾਹ ਕੇ ਉਸਦੇ ਸਾਹਮਣੇ

ਤੇ ਉਸਨੇ ਦੇਖਿਆ ਕਿ ਉਹ ਹੋਰ ਵੀ ਵਧੇਰੇ ਕੰਮ ਕਰ ਰਿਹਾ ਸੀ ਤੇ ਉਸਨੇ ਸੋਚਿਆ ਕਿ ਇਹ ਕਿਵੇਂ ਹੋ ਸਕਦਾ ਹੈ। ਤੇ ਉਸਦੇ ਦੁੱਖ ਭਰੇ ਭਾਵਾਂ ਨੂੰ ਰਸੂਲ ਦੇ ਉੱਤੇ ਕੁਛ ਅਸਰ ਹੋਇਆ ਅਤੇ ਉਹ ਅੱਗੇ ਨਾਲੋਂ ਵਧੇਰੇ ਕੋਕਿਲਾ ਦਾ ਧਿਆਨ ਰੱਖਣ ਲੱਗ ਪਿਆ ਤੇ ਉਸਨੇ ਆਪਣੀ ਮਾਂ ਨੂੰ ਉੱਥੇ ਹੀ ਸੱਦ ਕੇ ਦੱਸਿਆ ਕਿ ਉਸਦਾ ਹੁਣ ਉਸਦਾ ਦਿਲ ਪੱਥਰ ਦਿਲ ਕੋਮਲ ਹੋ ਚੁੱਕਿਆ ਸੀ, ਹੁਣ ਉਸਨੇ ਲੜਕੀਆਂ ਨੂੰ ਸਹਿਣ ਦਾ ਕੁਛ ਮੋਕਾ ਨਹੀਂ ਸੀ ਦਿੱਤਾ ਤੇ ਉਹ ਸਾਰੇ ਮੌਕੇ ਗਵਾ ਚੁੱਕਿਆ ਸੀ, ਉਸਦੀ ਵਰਤੋਂ ਵੀ ਗੰਭੀਰ ਰਾਜਿਆਂ ਦੇ ਉੱਪਰ ਹੋਏ, ਜਿਸਦਾ ਨਹੀਂ ਦੱਸਿਆ ਜਾ ਸਕਦਾ ਸੀਗਾ। ਤੇ ਉਸਨੇ ਸੋਚਿਆ ਕਿ ਅਜਿਹੇ ਕੰਮ ਕਰਨ ਤੋਂ ਅੱਛਾ ਹੈ ਕਿ ਉਹ ਉਸਦੀ ਇੱਛਾ ਪੂਰਨ ਕਰ ਸਕੇ ਤੇ ਉਸਦੀ ਇਹਨਾਂ ਗੱਲਾਂ ਦੇ ਉੱਪਰ ਹੀ ਇਹਨਾਂ ਦਿਨ ਦਿਨਾਂ ਦੇ ਵਿੱਚ ਰਸਾਲੂ ਦੇ ਘਰ ਇੱਕ ਲੜਕੀ ਦਾ ਜਨਮ ਲਿਆ ਇਸਦਾ ਨਾਂ ਸਰਨ ਰੱਖਿਆ ਗਿਆ ਜੋ ਕਿ ਭਰ ਜੀਵਨ ਦੇ ਵਿੱਚ ਹੋ ਸਕਿਆ ਸੀ ਅਤੇ ਉਹਨਾਂ ਦੇ ਵਿੱਚ ਰਸਾਲੂ ਦਾ ਮਿੱਤਰ ਸੀ ਕਿ ਉਸਦੀ ਪਤਨੀ ਸਵਿਤਰੀ ਬੜਾ ਧਰਮ ਦੀ ਪੱਕੀ ਸੀ, ਇੱਕ ਵਾਰੀ ਰਸਾਲੂ ਨੇ ਉਸਦਾ ਦੇ ਲਈ ਮਿਹਨਤ ਕਰਕੇ ਕਿੱਧਰੇ ਬਾਹਰ ਭੇਜ ਦਿੱਤਾ ਅਤੇ ਆਪ ਰਾਤ ਨੂੰ ਭੇਸ਼ ਵੱਟ ਕੇ ਉਸਦਾ ਘਰ ਪੁੱਜਿਆ, ਬਹੁਤ ਯਤਨ ਕਰਨ ਤੇ ਵੀ ਜਦੋਂ ਸਵਿਤਰੀ ਸਤ ਹੋ ਕੇ ਨਾ ਡੋਲੀ ਤਾਂ ਉਸਦੇ ਬਿਸਤਰੇ ਹੇਠ ਆਪਣੀ ਮੁੰਦਰੀ ਰੱਖ ਕੇ ਆ ਗਿਆ ਅਤੇ ਉੁਸਨੇ ਦੇਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਰਸਾਲੂ ਦੇ ਕਿਵੇਂ ਹੋ ਸਕਦੇ ਹਨ ਅਤੇ ਉਹਨਾਂ ਦੇ ਵਿੱਚ

ਦੇਸ ਦਰੋਹੀ ਹੋਣ ਕਾਰਨ ਆਪਣੀ ਪਤਨੀ ਦੇ ਰਾਜੇ ਰਸੂਲਾਂ ਦੇ ਅਨੇਕ ਹੀ ਵਿਕਾਰ ਪੈਦਾ ਹੋਏ, ਜਿਹਨਾਂ ਦੇ ਨਾਲ ਨਾਲ ਉਹਨਾਂ ਨੇ ਆਪਣੀ ਪਤਨੀ ਰਾਜੇ ਰਸੂਲ ਨੂੰ ਇਹ ਦੱਸਿਆ ਕਿ

ਦਾ ਸਵਰਣ ਕੀਤਾ ਜੋ ਕਿ ਉਸਨੂੰ ਇੱਕ ਵਾਰੀ ਉਹ ਜੰਗ ਦੇ ਘਰ ਪਰਤਿਆ ਤਾਂ ਉਸਨੂੰ ਅਡੋਲ ਦੇ ਦੇ ਵਿੱਚ ਭਰਤੀ ਕਰ ਦਿੱਤਾ ਗਿਆ। ਇਹਨਾਂ ਦਿਨਾਂ ਦੇ ਵਿੱਚ

ਦੇ ਵੱਲ ਹੀ ਨਹੀਂ ਕੀਤਾ ਬਲਕਿ ਉਹਨਾਂ ਦਾ ਹੋਰ ਵੀ ਵਰਦਾਨ ਪੈਦਾ ਕਰ ਦਿੱਤਾ।

ਹੀ ਪੀੜੀਆਂ ਚੜਕੇ ਉਸਨੇ ਅੰਦਰੋਂ ਕੋਕਿਲੇ ਦੇ ਕਹਿਣ ਦੀ ਆਵਾਜ਼ ਆਈ ਉਸਦੇ ਦੁੱਖ ਪ੍ਰਦਾਨ ਕੀਤੇ ਅਤੇ ਆਪਣੇ ਬਾਰੇ ਦੱਸਿਆ ਕਿ ਉਹ

ਪੱਥਰ ਦਿਲ ਕੋਮਲ ਹੋ ਚੁੱਕਿਆ ਸੀ, ਹੁਣ ਉਸਨੇ ਲੜਕੀਆਂ ਦੇ ਵਿੱਚ ਹੀ ਅਤੇ ਲੋਕਾਂ ਦੇ ਵਿੱਚ ਉਸਦੀ ਵਰਤੋਂ ਦੀ ਗੰਭੀਰ ਵਰਗੀ ਕੀਤੀ ਇਹਨਾਂ ਦਿਨਾਂ ਰਸੂਲਾਂ ਦੇ ਘਰ ਇੱਕ ਲੜਕੀ ਨੇ ਜਨਮ ਲਿਆ।

ਉਹਨਾਂ ਦੇ ਹੋਰ ਵੀ ਲੋਕਾਂ ਨੂੰ ਸਪਸ਼ਟ ਗਿਆਨ ਕਰੇ ਅਤੇ ਉਹਨਾਂ ਦੀ ਵਰਤੋਂ ਦੇ ਵਿੱਚ ਰਸੂਲ ਹਮੇਸ਼ਾ ਜੰਗਾਂ ਯੁੱਧਾਂ ਦੇ ਵਿੱਚ ਹੀ ਰਹਿੰਦਾ ਸੀ। ਪਰ ਹੁਣ ਉਹ ਅਜਿਹੇ ਲੋਕਾਂ ਦੇ ਵਿੱਚ ਰਹਿਣ ਲੱਗ ਗਿਆ ਜੋ ਬਹੁਤ ਬੁਰਾ ਕੰਮ ਕਰਦੇ ਸਨ।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 ~ਤਰ ਦਾ ਜਨਮ ਹੋਇਆ, ਜਿਸਦੇ ਦਰਸਨ ਮਾਤਰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਹਰਿਗੋਬਿੰਦ ਸਿੰਘ ਜੀ ਨੇ ਆਪਣਾ ਤੇ ਉਹਨਾਂ ਅੱਗੇ ਝੁਕਾਇਆ ਤਾਂ ਉਹਨਾਂ ਦੇ ਇੱਕ ਦਾਸ ਨੇ ਪੁੱਛਿਆ ਕਿ ਵੀ ਗੁਰੂ ਜੀ ਅਹ ਤੁਸੀਂ ਇੱਕ ਛੋਟੇ ਜਿਹੇ ਬੱਚੇ ਸਾਹਮਣੇ ਤੁਸੀਂ ਆਪਣਾ ਸਿਰ ਕਿਉਂ ਝੁਕਾ ਰਹੇ ਹੋ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਬੱਚਾ ਭਵਿੱਖ ਵਿੱ~ ਵਿੱਚ ਜਾ ਕੇ ਸੰਸਾਰ ਦਾ ਕਲਿਆਣ ਕਰ~ ਕਾਰੀ ਹੋਵੇਗਾ। ਤੇ ਉਸ ਸਮੇਂ ਗੁਰੂ ਅਹ ਹਰਿਗੋਬਿੰਦ ਸਿੰਘ ਜੀ ਨੇ ਉਸ ਬੱਚੇ ਦਾ ਨਾਮ ਤਿਆਗਮੱਲ ਰੱਖ ਦਿੱਤਾ ਜੋ ਭਵਿੱਖ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅਹ ਅਹ ਜੀ ਦੇ ਪਿਤਾ ਅਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਦੇ ਨੋਵੇਂ ਗੁਰੂ ਕਹਾਏ। ਹੁਣ ਵਾਰੀ ਆਉਂਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਦੇ ਉੱਤੇ l ਗੁਰੂ ਤੇਗ ਬਹਾਦਰ ਜੀ ਦੀ ਮੁੱਢਲੀ ਸਿੱਖਿਆ ਉਹਨਾਂ ਦੇ ਅੰਮ੍ਰਿਤਸਰ ਵਿੱਚ ਹੀ ਹੋਈ ਸੀ ਉਸ time ਅੰਮ੍ਰਿਤਸਰ ਦੇ ਵਿੱਚ ਗੁਰਮੁਖੀ ਸਿਖਾਈ ਜਾਂਦੀ ਸੀ ਇਸ ਕਰਕੇ ਉਹਨਾਂ ਨੂੰ ਗੁਰਮੁਖੀ ਦਾ ਕਾਫ਼ੀ ਗਿਆਨ ਸੀ ਪਰ ਉਹਨਾਂ ਦੀ ਮਾਤਾ ਨਾਨਕੀ ਜੀ ਨੇ ਉਹਨਾਂ ਨੂੰ ਧਾਰਮਿਕ ਸਿੱਖਿਆ ਵੀ

ਤਿਆਗੀ ਔਰ ਮਹਾਂਪੁਰਖ ਬਣੇ ਸਨ ਉਹ ਆਪਣੀ ਮਾਤਾ ਦੀ ਕਹਾਣੀਆਂ ਸੁਣਨ ਤੋਂ ਬਾਅਦ ਗੁਰੂ ਜੀ ਨੇ ਆਪਣਾ ਜੋ ਚੰਗਾ ਸੁਭਾਅ ਹੈ ਉਹਨਾਂ ਇਹ ਗੁਣ ਉਹਨੂੰ ਆਪਣੀ ਮਾਤਾ ਜੀ ਤੋਂ ਮਿਲਿਆ ਸੀ, ਹੁਣ ਆਈ ਹੈ ਵਾਰੀ ਦਸ ਸਾਲ ਦੀ ਉਮਰ ਵਿੱਚ ਉਹਨਾਂ ਨੇ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 ਯੁੱਧ ਸਿਖਾਇਆ ਜਾਂਦਾ ਸੀ ਉਹਦੇ ਵਿੱਚ ਉਹਨਾਂ ਨੇ ਯੁੱਧ ਸਿੱਖਣਾ ਸ਼ੁਰੂ ਕੀਤਾ, ਬਾਬਾ ਜੀ ਦੇ ਅਹ ਬਾਬਾ ਜੀ ਨੂੰ ਕਾਫ਼ੀ ਜੋ ਹੈ ਸੰਗੀਤ ਵਿੱਚ ਵੀ ਕਾਫ਼ੀ ਰੁਝਾਨ ਸੀ ਇਸ ਕਰਕੇ ਉਹਨਾਂ ਨੇ ਸੰਗ~ ਸੰਗੀਤ ਵੀ ਅਹ ਸਿੱਖਿਆ ਸੀ। ਬਾਬਾ ਜੀ ਦੇ ਚਾਰ ਭਰਾ ਤੇ ਇੱਕ ਭੈਣ ਸੀ, ਜੋ ਉਹਨਾਂ ਤੋਂ ਬੜੇ ਸਨ, ਜਦੋਂ ਬਾਬਾ ਜੀ ਛੇ ਸਾਲ ਦੇ ਸਨ ਤਾਂ ਉਹਨਾਂ ਦੀ ਭੈਣ ਦਾ ਵਿਆਹ ਕਰ ਦਿੱਤਾ ਗਿਆ ਸੀ ਪਰ ਨਾਲ ਹੀ ਨਾਲ ਉਹਨਾਂ ਦਿਨਾਂ ਵਿੱਚ ਹੀ ਕਿਆ ਹੋਇਆ ਸੀਗਾ, ਮੁਗਲਾਂ ਨੇ ਹਮਲਾ ਕਰ ਦਿੱਤਾ ਸੀ ਮੁਗਲਾਂ ਨੇ ਹਮਲਾ ਕਰ ਦਿੱਤਾ ਸੀ, ਸਿਰਫ਼ ਇੱਕ ਬਾਜ਼ ਦੇ ਪਿੱਛੇ, ਬਾਜ਼ ਦੇ ਕਾਰਨ ਮੁਗਲਾਂ ਔਰ ਸਿੱਖਾਂ ਦੇ ਵਿੱਚ ਕਾਫ਼ੀ ਲੜਾਈ ਹੋਈ ਸੀ ਉਹਨਾਂ ਉਸ ਲੜਾਈ ਦੇ ਵਿੱਚ ਗੁਰੂ ਹਰਿ ਤੇ~ ਅਹ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਹਿੱਸਾ ਲਿਆ ਸੀ, ਗੁਰੂ ਹਰਿਗੋਬਿੰਦ ਸਿੰਘ ਜੀ ਨੇ ਉਸ ਲੜਾਈ ਵਿੱਚ ਮੁਗਲਾਂ

ਯੁੱਧ ਵਿੱਚ ਵੀ ਰੁਝਾਨ ਵੱਧਣ ਹੀ ਲੱਗ ਗਿਆ ਔਰ ਉਹ ਸ਼ਾਸ਼ਤਰ ਵਿੱਦਿਆ ਵੀ ਸਿੱਖਣਾ ਚਾਹੁੰਦੇ ਸਨ ਤੇ ਉਹਨਾਂ ਦੇ ਦਸ ਸਾਲ ਦੀ ਉਮਰ ਵਿੱਚ ਹੀ ਸ਼ਾਸ਼ਤਰ ਵਿੱਦਿਆ ਸਿੱਖਣਾ ਸ਼ੁਰੂ ਕਰ ਦਿੱਤਾ ਔਰ ਉਹਨਾਂ ਨੇ ਜੋ ਹੈ ਇੰਨੀ ਮਿਹਨਤ ਕੀਤੀ ਉਸ ਚੀਜ਼ ਦੇ ਉੱਪਰ ਕਿ ਉਹਨਾਂ ਨੇ ਬਹੁਤ ਹੀ ਬਿਹਤਰੀਨ ਅਹ ਤਰੀਕੇ ਨਾਲ ਸ਼ਾਸ਼ਤਰ ਵਿੱਦਿਆ ਸਿੱਖੀ। ਫਿਰ ਉਹਨਾਂ ਨੇ ਉਹ ਸਾਰੇ ਯੁੱਧ ਦੇਖੇ ਜਿੰਨਾਂ ਵਿੱਚ ਉਹਨਾਂ ਦੇ ਪਿਤਾ ਸ੍ਰੀ ਹਰਿਗੋਬਿੰਦ ਸਿੰਘ ਜੀ ਨੇ ਵੀਰਤਾ ਨਾਲ ਯੁੱਧ ਕੀਤੇ ਅਤੇ ਜਿੱਤ ਪ੍ਰਾਪਤ ਕੀਤੀ। ਚੌਦਾਂ ਸਾਲ ਦੀ ਉਮਰ ਵਿੱਚ ਗੁਰੂ ਜੀ ਨੇ ਆਪਣਾ ਪਹਿਲਾਂ ਯੁੱਧ ਲੜਿਆ, ਤੇ ਵੀਰਤਾ ਦਿਖਾਈ ਉਸ ਯੁੱਧ ਵਿੱਚ ਉਹਨਾਂ ਦੇ ਬੜੇ ਭਰਾਵਾਂ ਨੇ ਵੀ ਹਿੱਸਾ ਲਿਆ ਤੇ ਗੁਰੂ ਹਰਿਗੋਬਿੰਦ ਸਿੰਘ ਅਹ ਸਿੰਘ ਜੀ ਨੇ ਵੀ ਹਿੱਸਾ ਲਿਆ ਸੀ, ਉਹਨਾਂ ਨੇ ਮੁਗਲਾਂ ਨੂੰ ਕਾਫ਼ੀ ਬੁਰੇ ਤਰੀਕੇ ਨਾਲ ਹਰਾਇਆ ਤੇ ਗੁਰੂ ਜੀ ਨੇ ਵੀ ਆਪਣੀ ਸ਼ਾਸ਼ਤਰ ਵਿੱਦਿਆ ਦੀ ਪ੍ਰਦਰ~ ਅਹ ਪ੍ਰਦਰਸ਼ਨੀ ਕੀਤੀ। ਉਹ ਗੁਰੂ ਜੀ ਦੇ ਜੀਵਨ ਦਾ ਪਹਿਲਾ ਯੁੱਧ ਸੀ ਤੇ ਉਸ ਤੋਂ ਪਿੱਛੋਂ ਗੁਰੂ ਜੀ ਦਾ ਨਾਂ ਤਿਆਗ ਮੱਲ ਨਹੀਂ ਸਗੋਂ ਗੁਰੂ ਤੇਗ ਬਹਾਦਰ ਜੀ ਪੈ ਗਿਆ ਸੀ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 ਗੁਰੂ ਹਰਿਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਜੀ ਗੁਰ~ ਤਿਆਗਮੱਲ ਤੋਂ ਬਦਲ ਕੇ ਗੁਰੂ ਤੇਗ ਬਹਾਦਰ ਜੀ ਰੱਖ ਦਿੱਤਾ ਸੀ ਗੁਰੂ ਜੀ ਦਾ

ਜਦੋਂ ਉਹ ਆਪਣੀ ਅਹ ਭਰਾ ਦੇ ਵਿਆਹ ਤੇ ਗਏ ਤਾਂ ਉਹ ਕਿਉਂਕਿ ਉਹ ਰਾਜ਼ਸੀ ਠਾਠ ਬਾਠ ਨਾਲ ਰਹਿੰਦੇ ਥੇ ਠੀਕ ਹੈ ਉਹਨਾਂ ਦੇ ਕੱਪੜੇ ਅੱਛੇ ਹੁੰਦੇ ਤੇ ਸਾਰਿਆਂ ਸਾਰਿਆਂ ਬਰਾਤੀਆਂ ਨੇ ਹਰ ਕਿਸੇ ਨੇ ਵਧੀਆ

ਅਹ ਜਿਹਦੇ ਕੋਲ ਚੰਗੇ ਕੱਪੜੇ ਨਹੀਂ ਸਨ ਤੇ ਉਹ ਸਾਰੇ ਬਰਾਤੀਆਂ ਦੀਆਂ ਪੁਸ਼ਾਕਾਂ ਵੇਖ ਰਿਹਾ ਸੀ ਕਿ ਇਹਨਾਂ ਨੇ ਕਿੰਨੀਆਂ ਚੰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਨੇ, ਤੇ ਮੇਰੇ ਲਈ ਅਹ ਮੇਰੇ ਕੋਲ ਪਾਉਣ ਲਈ ਇੱਕ ਪੁਸ਼ਾਕ ਵੀ ਨਹੀਂ ਹੈ ਗੁਰੂ ਜੀ ਨੇ ਜਦ ਉਸ ਬੱਚੇ ਨੂੰ ਵੇਖਿਆ, ਤਾਂ ਗੁਰੂ ਜੀ ਨੂੰ ਉਸ ਬੱਚੇ ਨੂੰ ਦੇਖ ਕੇ ਬਹੁਤ ਹੀ ਤਰਸ ਆ ਗਿਆ, ਤੇ ਉਹਨਾਂ ਦਾ ਮਨ ਭਰ ਆਇਆ ਉਹ ਚਾਹੁੰਦੇ ਸਨ, ਕਿ ਉਹ ਕਿਸੇ ਤਰ੍ਹਾਂ ਇਸ ਬੱਚੇ ਦੀ ਸਹਾਇਤਾ ਕਰ ਸਕਣ, ਉਹ ਖੁੱਦ ਵੀ ਉਸ time ਬੱਚੇ ਸਨ ਉਹ ਦੇ ਸਕ~ ਅਮ ਉਹ ਮਨ ਵਿੱਚ ਸੋਚ ਰਹੇ ਸਨ ਕਿ ਇਹ ਮੇਰੇ ਹੀ ਜਿੰਨਾ ਬੱਚਾ ਹੈ, ਪਰ ਮੇਰੇ ਪਾਸ ਕਿੰਨੇ ਵਧੀਆ ਵਧੀਆ ਪੁਸਾਕ ~ਆਂ ਹਨ ਮੈਂ ਕਿੰਨੇ ਵਧੀਆ ਕੱਪੜੇ ਪਾਏ ਹੋਏ ਹਨ ਪਰ ਇਸ ਬੱਚੇ ਕੋਲ ਪਾਉਣੇ ਲਈ ਕੱਪੜੇ ਤੱਕ ਨਹੀਂ ਹਨ, ਤੇ ਗੁਰੂ ਜੀ ਨੇ ਆਪਣੀ ਦਇਆ ਦਿਖਾਈ ਤੇ ਆਪਣੇ ਕੱਪੜੇ ਉਸ ਬੱਚੇ ਨੂੰ ਦੇ ਦਿੱਤੇ। ਉੱਧਰ ਤੋਂ ਉਹਨਾਂ ਦੀ ਮਾਤਾ ਨਾਨਕੀ ਜੀ ਆ ਗਏ ਸਨ ਤੇ ਉਨ~ ਅਹ ਉਹਨਾਂ ਮਰ~ ਅਹ ਮਾਤਾ ਨਾਨਕੀ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਤੁਹਾਡੀ ਪੁਸਾਕ ਕਿੱਥੇ ਹੈ ਤਿਆਗਮੱਲ ਜੀ। ਤੇ ਫਿਰ ਗੁਰੂ ਜੀ ਨੇ ਦੱਸਿਆ ਕਿ ਮੈਂ ਤਾਂ ਮੇਰੇ ਪਾਸ ਤਾਂ ਬਹੁਤ ਸਾਰੀਆਂ ਪੁਸਾਕਾਂ ਹਨ, ਮੈਂ ਘਰ ਜਾ ਕੇ ਮੈਨੂੰ ਹੋਰ ਵੀ ਪੁਸਾਕਾਂ ਮਿਲ ਜਾਣਗੀਆਂ ਪਰ ਉਸ ਬੱਚੇ ਦਾ ਬੱਚੇ ਦੇ ਕੋਲ ਪਾਉਣ ਲਈ ਇੱਕ ਵੀ ਪੁਸਾਕ ਨਹੀਂ ਹੈ, ਤੇ ਉਹ ਸਾਰਿਆਂ ਦੇ ਅਹ ਕੱਪੜੇ ਵੇਖ ਰਿਹਾ ਸੀ ਕਿ ਕਿੰਨੇ ਵਧੀਆ ਕੱਪੜੇ ਪਾਏ ਹੋਏ ਨੇ, ਇਸ ਕਰਕੇ ਮੈਂ ਆਪਣੀ ਪੁਸਾਕ ਉਸ ਬੱਚੇ ਨੂੰ ਦੇ ਦਿੱਤੀ। ਇਹ ਦੇਖ ਕੇ ਮਾਤਾ ਜੀ ਨੂੰ ਬਹੁਤ ਹੀ ਚੰਗਾ ਲੱਗਿਆ ਕਿ ਉਹਨਾਂ ਦਾ ਪੁੱਤਰ ਕਿੰਨਾ ਹੀ ਤਿਆਗੀ ਅਤੇ ਅਹ ਦਿਲ ਦਾ ਕਿੰਨਾ ਚੰਗਾ ਹੈ। ਇਸੀ ਉਹਨਾਂ ਦੀ ਮਾਤਾ ਜੀ ਨੇ ਸੋਚਿਆ ਕਿ ਇਸੀ ਉਹ ਸੁਭਾਅ ਨੂੰ ਦੇਖਦੇ ਹੋਏ ਹੀ ਤਾਂ ਉਹਨਾਂ ਦਾ ਨਾਮ ਤਿਆਗਮੱਲ ਰੱਖਿਆ ਗਿਆ ਸੀ। ਹੁਣ ਆਉਂਦੀ ਹੈ ਗੁਰੂ ਜੀ ਦੇ ਵਿਆਹ ਦੀ ਘੜੀ। ਗੁਰੂ ਜੀ ਦਾ ਵਿਆਹ ਭਾਈ ਲਾਲ ਚੰਦ ਜੀ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਛੋਲਾਂ ਸੌ ਚੌਂਤੀ ਈਸਵੀ ਵਿੱਚ ਹੋਇਆ ਸੀ

ਹੁਣ ਆਉਂਦੀ ਹੈ ਗੁਰੂ ਗੱਦੀ ਤੇ ਗੁਰੂ ਹਰਿਗੋਬਿੰਦ ਸਿੰਘ ਜੀ ਦੀ ਗੁਰੂਗੱਦੀ ਤਿਆਗਣੇ ਦੀ ਵਾਰੀ ਗੁਰੂ ਹਰਿਗੋਬਿੰਦ ਸਿੰਘ ਜੀ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਸਨ, ਹੁਣ ਉਹਨਾਂ ਦਾ ਗੁਰੂਗੱਦੀ ਤਿਆਗਣ ਦਾ ਸਮੇਂ ਆ ਗਿਆ ਸੀ ਪਰ ਗੁਰੂਗੱਦੀ ਤਿਆਗਣੇ ਲਈ ਉਹਨਾਂ ਦੇ ਚਾਰ ਪੁੱਤਰ ਸਨ, ਗੁਰੂ ਹਰਿਗੋਬਿੰਦ ਸਿੰਘ ਜੀ ਤੋਂ ਵ~ ਅਹ ਗੁਰੂ ਤੇਗ ਬਹਾਦਰ ਜੀ ਤੋਂ ਬੜੇ ਤੇ ਪੰਜਵੇਂ ਪੁੱਤਰ ਸਨ ਗੁਰੂ ਤੇਗ ਬਹਾਦਰ ਜੀ, ਪਰ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਆਪਣੀ ਗੱਦੀ ਆਪਣੇ ਇੱਕ ਵੀ ਪੁੱਤਰ ਨੂੰ ਨਹੀਂ ਸੋਂਪੀ ਬਲਕਿ ਉਹਨਾਂ ਨੇ ਆਪਣੇ ਅਧਿਕਾਰੀ ਜੋ ਆਪਣੀ ਗੱਦੀ ਆ ਉਹਨਾਂ ਨੇ ਆਪਣੇ ਪੋਤੇ ਹਰਿਰਾਏ ਨੂੰ ਸੋਂਪ ਦਿੱਤੀ। ਹਰਿਰਾਏ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਗੁਰੂਗੱਦੀ ਤੇ ਬੈਠ ਕੇ ਬਹੁਤ ਹੀ ਭਲੇ ਕੰਮ ਕੀਤੇ ਤੇ ਉਸਦਾ ਸਨਮਾਨ ਵਧਾਇਆ।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 ਸੁਚੱਜੇ ਢੰਗ ਨਾਲ ਉਸ ਗੱਦੀ ਨੂੰ ਗੱਦੀ ਨੂੰ ਸਨਮਾਨਿਆ ਉਸ ਗੱਦੀ ਤੇ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 ਦਾ ਦੇਹ ਤਿਆਗਣ ਦਾ ਸਮੇਂ ਆਉਂਦਾ ਹੈ ਤਾਂ ਉਹਨਾਂ ਉਹਨਾਂ ਨੇ ਉਸ time ਕਿਸੇ ਨੂੰ ਵੀ ਗੱਦੀ ਨਹੀਂ ਸੋਂਪੀ ਹੋਈ ਸੀ ਤਾਂ ਗੁਰੂ ਸਿੱਖਾਂ ਨੇ ਪੁੱਛਿਆ ਕਿ ਹੇ ਗੁਰੂ ਕ੍ਰਿਸ਼~ ਹਰਿਕ੍ਰਿਸ਼ਨ ਜੀ ਸਾਨੂੰ ਆ~ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੱਦੀ ਦੇ ਅਗਲੇ ਵਾਰਿਸ਼ ਦਾ ਨਾਂ ਦੱਸਿਆ ਜਾਵੇ ਪਰ ਗੁਰੂ ਹਰਿਕ੍ਰਿਸ਼ਨ ਜੀ ਨੇ ਉਹਨਾਂ ਨੂੰ, ਅਗਲੇ ਵਾਰਿਸ਼ ਦਾ ਨਾਂ ਨਹੀਂ ਦੱਸਿਆ, ਉਹਨਾਂ ਨੇ ਸਿਰਫ਼ ਇੰਨਾ ਕਿਹਾ ਕਿ ਅਹ ਬਾਬਾ ਵਸੇ ਪਿੰਡ ਬਕਾਲੇ ਉਹਨਾਂ ਦਾ ਅਹ ਉਹਨਾਂ ਦਾ ਕਹਿਣਾ ਸੀ ਕਿ ਜੋ ਅਗਲੇ ਵਾਰਿਸ਼ ਨੇ ਉਹ ਪਿੰਡ ਬਕਾਲੇ ਵਿੱਚ ਵਸੇ ਹੋਏ ਨੇ ਤੇ ਸਭ ਜਾਣਦੇ ਸਨ ਕਿ ਜਦੋਂ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਆਪਣੀ ਗੱਦੀ ਤਿਆਗੀ ਸੀ ਤੇ ਅਹ ਗੁਰੂ ਹਰਿਰਾਏ ਜੀ ਨੂੰ ਦਿੱਤੀ ਸੀ। ਉਦੋਂ ਉਹਨਾਂ ਨੇ ਆਪਣੀ ਅਹ ਜੋ ਆਪਣੀ ਪਤਨੀ ਬੇਬੇ ਨਾਨਕੀ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੀ ਮਾਈਕੇ ਚਲੀ ਜਾਣ ਤੇ ਆਪਣੀ ਪੁੱਤਰ ਤੇ ਆਪਣੀ ਬਹੂ ਨੂੰ ਵੀ ਨਾਲ ਲੈ ਜਾਣ, ਉਹਨਾਂ ਦਾ ਮਾਇਕਾ ਬਕਾਲਾ ਵਿੱਚ ਸੀ ਤੇ ਸਾਰੇ ਸਿੱਖ ਜਾਣਦੇ ਸਨ ਕਿ ਬਕਾਲਾ ਵਿੱਚ ਜੋ ਹੈ ਗੁਰੂ ਜੀ ਦਾ ਇੱਕ ਵੰਸ਼ਜ ਰਹਿੰਦੇ ਨੇ ਜਿੰਨਾਂ ਦਾ ਨਾਮ ਗੁਰੂ ਤੇਗ ਬਹਾਦਰ ਜੀ ਹੈ, ਪਰ ਕਿਸੇ ਨੇ ਉਹਨਾਂ ਨੂੰ ਵੇਖਿਆ ਨਹੀਂ ਸੀ ਕਿ ਉਹ ਕਿਵੇਂ ਦੇ ਦਿਖਦੇ ਨੇ ਠੀਕ ਹੈ ਤਾਂ ਜਦੋਂ ਗੁਰੂ ਜੀ ਗੁਰੂ ਹਰਿਕ੍ਰਿਸ਼ਨ ਜੀ ਨੇ ਦੇਹ ਤਿਆਗੀ ਤਾਂ ਤੇ ਉਸ ਤੋਂ ਬਾਅਦ ਗੁਰੂਗੱਦੀ ਤਾਂ ਖਾਲੀ ਹੋ ਗਈ ਪਰ ਬਹੁਤ ਸਾਰੇ ਜੋ ਹੈ ਬਹੁਤ ਸਾਰੇ ਉਸ time ਲੋਕ ਨਕਲੀ ਗੁਰੂ ਬਣਕੇ ਘੁੰਮਣਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਗੁਰੂ ਬਣਨੇ ਲੱਗੇ, ਕੀ ਮੈਂ ਸਿੱਖ ਗੁਰੂ ਹੂੰ ਮੈਂ ਸਿੱਖ ਗੁਰੂ ਹੂੰ ਬਹੁਤ ਸਾਰੇ ਪਾਖੰਡੀ ਬਾਬੇ ਬਕਾਲਾ ਵਿੱਚ ਜਾ ਕੇ ਬੈਠ ਗਏ ਗੁਰੂ ਹਰਿਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਸਿੱਖ ਗੁਰੂ ਨਹੀਂ ਕਹਿੰਦੇ ਸਨ, ਪਰ ਅਗਲੇ ਸਿੱਖ ਗੁਰੂ

ਗੁਰੂ ਤੇਗ ਬਹਾਦਰ ਜੀ ਹੀ ਸਨ ਗੁਰੂ ਤੇਗ ਬਹਾਦਰ ਜੀ ਵੀ ਬਕਾਲਾ ਵਿੱਚ ਹੀ ਰਹਿੰਦੇ ਸਨ ਤਾਂ ਫਿਰ ਸਿੱਖ ਅਹ ਸਿੱਖ ਜੋ ਹੈ ਬਕਾਲਾ ਵਿੱਚ ਗਏ, ਉਹਨਾਂ ਨੇ ਉੱਥੇ ਵੇਖਿਆ ਕਿ ਉੱਥੇ ਤਾਂ ਬਹੁਤ ਸਾਰੇ ਗੁਰੂ ਨੇ, ਜੋ ਗੁਰੂ ਤੇਗ ਬਹਾਦਰ ਜੀ ਬਣਕੇ ਬੈਠੇ ਹੋਏ ਨੇ ਜਾਣਕਿ ਉਹ ਗ~ ਗੱਦੀ ਦੇ ਅਗਲੇ ਵਾਰਿਸ਼ ਬਣਕੇ ਬੈਠੇ ਹੋਏ ਨੇ ਨੋਵੇਂ ਸਿੱਖ ਗੁਰੂ ਬਣਕੇ ਬੈਠੇ ਹੋਏ ਨੇ, ਕੋ~ ਜਿਹੜਾ ਵੀ ਗੁਰੂ ਹੁੰਦਾ ਬੋਲਦਾ, ਮੈਂ ਨੋਂਵਾਂ ਗੁਰੂ ਹੂੰ, ਮੈਂ ਸਿੱਖ ਗੁਰੂ ਹੂੰ, ਮੈਂ ਸਿੱਖ ਗੁਰੂ ਹੂੰ। ਹੁਣ ਇਹ ਪਤਾ ਕਰਨਾ ਬਹੁਤ ਮੁਸ਼ਕਲ ਹੁੰਦਾ ਸੀ ਕਿ ਗੁਰੂ ਤੇਗ ਬਹਾਦਰ ਜੀ ਜਾਣੀਕਿ ਨੋਵੇਂ ਅਸਲੀ ਨੋਵੇਂ ਸਿੱਖ ਗੁਰੂ ਕੌਣ ਨੇ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 ਕਿਸੇ ਨੂੰ ਨੀ ਪਤਾ ਸੀ ਕਿ ਅਹ ਜੋ ਅਸਲੀ ਗੁਰੂ ਸਿੱਖ ਗੁਰੂ ਗੱਦੀ ਦੇ ਵਾਰਿਸ਼ ਗੁਰੂ ਤੇਗ ਬਹਾਦਰ ਜੀ ਨੋਵੇਂ ਸਿੱਖ ਗੁਰੂ ਕੌਣ ਹਨ, ਫਿਰ ਇਸਦਾ ਪਤਾ ਲਗਾਉਣ ਲਈ ਕਾਫ਼ੀ ਯਤਨ ਕੀਤੇ ਗਏ ਇੱਕ ਵਾਰੀ ਕੀ ਹੋਇਆ ਕਿ ਇੱਕ ਜੋ ਹੈ ਵਾਪਾਰੀ ਸੀ ਮੱਖਣ ਸ਼ਾਹ ਨਾਮ ਦਾ ਇੱਕ ਵਾਪਾਰੀ ਸੀ ਜੋ ਜਹਾ~ ਅਹ ਜਹਾਜ਼ ਤੇ ਅਹ ਅਹ ਜੋ ਹੈ ਆਯਾਤ ਨਿਰਯਾਤ ਦਾ ਕੰਮ ਕਰਦਾ ਸੀ ਇੱਕ ਵਾਰੀ ਉਹਦਾ ਬਹੁਤ ਸਮੁੰਦਰ ਵਿੱਚ ਬਹੁਤ ਤੇਜ਼ ਜੋ ਹੈ ਤੂਫ਼ਾਨ ਆ ਗਿਆ, ਜਿਸ ਕਰਕੇ ਉਹਦਾ ਜਹਾਜ਼ ਜੋ ਹੈ ਫ਼ਸ ਚੁੱਕਾ ਸੀ ਤਾਂ ਫਿਰ ਉਸ ਨੇ ਜੋ ਹੈ ਪ੍ਰਾਰਥਨਾ ਕੀਤੀ ਕਿ ਹੇ ਸਿੱਖ ਗੁਰੂ ਮੇਰੀ ਸਹਾਇਤਾ ਕੀਤੀ ਜਾਵੇ, ਤੇ ਉਹ ਨਾਲ ਹੀ ਉਹਨਾਂ ਨੇ ਇਹ ਵੀ ਕ~ ਕਿਹਾ ਕਿ ਮੈਂ ਆਪਣੀ ਕਮਾਈ ਦਾ ਦਸਵਾਂ ਹਿੱਸਾ ਜਾਣੀਕਿ ਦਸਵੰਧ ਆਪ ਨ~ ਆਪ ਜੀ ਨੂੰ ਅਰਪਿਤ ਕਰਾਂਗਾ।

ਤੇ ਜੋ ਅਗਲੇ ਗੁਰੂ ਨੇ ਉਹ ਬਕਾਲਾ ਵਿੱਚ ਵਸੇ ਹੋਏ ਨੇ ਫਿਰ ਮੱਖਣ ਸ਼ਾਹ ਬਕਾਲਾ ਦੀ ਯਾਤਰਾ ਲਈ ਤੁਰ ਪਿਆ ਪਰ

ਪਰ ਵ~ ਉਹ ਜੋ ਹੈ reality ਵਿੱਚ ਅਹ ਅਗਲੇ ਸਿੱਖ ਗੁਰੂ ਨਹੀਂ ਹੈ ਮਤਲਬ ਉਹਨਾਂ ਵਿੱਚੋਂ ਕੋਈ ਇੱਕ ਹੀ ਅਸਲੀ ਸਿੱਖ ਗੁਰੂ ਹੈ ਨੋਵੇਂ ਸਿੱਖ ਗੁਰੂ ਨੇ ਤਾਂ ਉਹਨੇ ਕੀ ਕੀਤਾ ਉਹਨੇ ਬੋਲਿਆ ਕਿ ਕੋਈ ਤਾਂ ਯੋਜਨਾ ਬਣਾਉਣੀ ਪਏਗਾ ਅਸਲੀ ਸਿੱਖ ਗੁਰੂ ਨੂੰ ਕਿੱਦਾਂ ਲੱਭਿਆ ਜਾਵੇ ਕਿੱਦਾਂ ਪਤਾ ਕੀਤਾ ਜਾਵੇ ਕਿ ਅਸਲੀ ਸਿੱਖ ਗੁਰੂ ਕੌਣ ਹੈ, ਹੁਣ ਕਿਉਂਕਿ ਉਹ ਬੋਲਾ ਕਿ ਅਗਰ ਅਹ ਜੋ ਦਸਵੰਧ ਹੈ ਕਿਸੇ ਨਕਲੀ ਸਿੱਖ ਗੁਰੂ ਨੂੰ ਚਲੇ ਗਿਆ ਅਸਲੀ ਸਿੱਖ ਗੁਰੂ ਤੱਕ ਨਹੀਂ ਪਹੁੰਚਿਆ ਤਾਂ ਇਹ ਸਹੀ ਨਹੀਂ ਹੋਵੇਗਾ। ਇਸ ਲਈਏ ਉਹ ਆਪਣਾ ਜੋ ਦਸਵੰਧ ਥਾ ਉਹ ਅਸਲੀ ਨੋਵੇਂ ਸਿੱਖ ਗੁਰੂ ਨੂੰ ਹੀ ਦੇਣਾ ਚਾਹੁੰਦਾ ਥਾ then ਕਿਆ ਹੋਇਆ ਉਦੋਂ

ਤੇ ਉਹਨੇ ਕਿਆ ਸੋਚਿਆ ਕਿ ਮੇਰੇ ਗੁਰੂ ਇੰਨੇ ਉਹ ਨੀ ਹੈ ਕਿ ਅਹ ਨਾ ਮੈਂ ਇਹਨਾਂ ਨੂੰ ਦੋ ਸਿੱਕੇ ਦਿੱਤੇ, ਇਹਨਾਂ ਨੇ ਲੈ ਲਏ ਫਿਰ ਉਹਨਾਂ ਨੇ ਬੋਲਿਆ ਕਿ ਚਲੋ ਠੀਕ ਹੈ ਬੋਲੇ ਕਿ ਜੋ ਪੈਸੇ ਮੰਗਿਆ ਕਰਦੇ ਜੋ ਅਹ ਮਤਲਬ ਚਾਹੁੰਦੇ ਆ ਕਿ ਮੈਨੂੰ ਕੋਈ ਦੇਵੇ ਮੈਨੂੰ ਕੋਈ ਦੇਵੇ ਦਾ ਮੰਗਤਿਆਂ ਵਾਂਗੂ ਮੰਗਿਆ ਕਰਦੇ, ਇਹ ਸਿੱਖ ਗੁਰੂ ਤਾਂ ਨਹੀਂ ਹੋ ਸਕਦੇ ਤਾਂ ਉਸਨੇ ਅਹ ਹੋਰ ਜਿੰਨੇ ਵੀ ਉੱਥੇ ਗੁਰੂ ਤੇ ਸਾਰਿਆਂ ਨਾਲ ਜਾ ਕੇ same ਅਹ ਇੱਕੋ ਹੀ ਯੋਜਨਾ ਬਣਾਈ, ਉਹ ਸਾਰਿਆਂ ਨੂੰ ਦੋ ਸਿੱਕੇ ਦਿੰਦਾ ਸੀ ਤੇ ਜਿਹੜਾ accept ਕਰ ਲੈਂਦਾ ਸੀ ਮਤਲਬ ਉਹ ਸਿੱਖ ਗੁਰੂ ਨਹੀਂ ਹੈ, ਫਿਰ ਕੀ ਹੋਇਆ ਫਿਰ ਉਹ ਗਿਆ ਫਿਰ ਉਹਨੇ ਇੱਕ ਬੱਚੇ ਤੋਂ ਪੁੱਛਿਆ ਜਦ ਸਾਰੇ ਗੁਰੂਆਂ ਉਹਨੇ ਦੇਖਿਆ ਕਿ ਕੋਈ ਵੀ ਐਸਾ ਗੁਰੂ ਨਹੀਂ ਥਾ ਜਿੰਨੇ accept ਜਿਹਨੇ ਉਹ ਸਿੱਕੇ ਨਹੀਂ ਲਏ ਠੀਕ ਹੈ then ਉਹਨੂੰ ਇੱਕ ਬੱਚਾ ਦਿਖਾਈ ਦਿੱਤਾ, ਉਹਨੇ ਬੱਚੇ ਤੋਂ ਪੁੱਛਿਆ ਕਿ ਕਿਆ ਇੱਥੇ ਕੋਈ ਹੋਰ ਵੀ ਗੁਰੂ ਹੈ ਉਦੋਂ ਗੁਰੂ ਤੇਗ ਬਹਾਦਰ ਜੀ ਅਹ ਉੱਥੇ ਹੀ ਰਹਿੰਦੇ ਸਨ ਪਰ ਉਹ ਕਿਸੇ ਨੂੰ ਆਪਣੇ ਗੁਰੂ ਹੋਣ ਬਾਰੇ ਦੱਸਦੇ ਨਹੀਂ ਸਨ ਤੇ ਸਮਾਧੀ ਵਿੱਚ ਰਹਿੰਦੇ ਸਨ ਤਾਂ sorry ਉਦੋਂ ਕੀ ਹੋਇਆ ਫਿਰ ਉਹ ਬੱਚੇ ਤੋਂ ਪੁੱਛ ਕੇ ਜੋ ਹੈ ਮੱਖਣ ਸ਼ਾਹ ਜੋ ਵਾਪਾਰੀ ਸੀ ਉਹ ਗੁਰੂ ਜੀ ਦੇ ਘਰ ਪਹੁੰਚ ਗਿਆ, ਮਾਤਾ ਨਾਨਕੀ ਜੀ ਨੇ ਦੱਸਿਆ ਕਿ ਗੁਰੂ ਜੀ ਤਾਂ ਨੀਚੇ ਜੋ ਹੈ ਧਿਆਨ ਕਰ ਰਹੇ ਨੇ, ਫਿਰ ਉਹ ਵਾਪਾਰੀ ਜੋ ਹੈ ਗੁਰੂ ਜੀ ਕੋਲ ਗਿਆ ਗੁਰੂ ਜੀ ਕੋਲ ਗਿਆ, ਉਸਨੇ same ਅਹ ਜੋ ਤਰੀਕਾ ਹੈ ਗੁਰੂ ਜੀ ਦੇ ਅੱਗੇ ਵੀ ਅਪਨਾਇਆ ਉਸਨੇ ਦੋ ਸਿੱਕੇ ਗੁਰੂ ਜੀ ਦੇ ਅੱਗੇ ਰੱਖ ਦਿੱਤੇ ਤੇ ਗੁਰੂ ਜੀ ਨੇ ਉਹਨੂੰ ਬੋਲਿਆ ਕਿ ਜੋ ਦਸਵੰਧ ਬਾਰੇ ਬੋਲਿਆ ਠੀਕ ਹੈ ਫਿਰ ਗੁਰੂ ਜੀ ਨੇ ਉਹਨੂੰ ਦੱਸਿਆ ਕਿ ਤੇਰਾ ਜਹਾਜ਼ ਜਦ ਮੈਂ ਕੱਢਣ ਲੱਗਾ ਸਾਂ ਤਾਂ ਮੇਰੇ ਜੋ ਹੈ ਪਿੱਠ ਤੇ ਮੇਖਾਂ ਚੁੱਭ ਗਈਆਂ ਸਨ ਉਹਨਾਂ ਬਾਰੇ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਬੋਲਿਆ ਕਿ ਮੈਨੂੰ ਤੇਰੇ ਦਸਵੰਧ ਤੇਰੇ ਸਿੱਕਿਆਂ ਦੀ ਜਾਂ ਤੇਰੇ ਪੈਸਿਆਂ ਦੀ ਜ਼ਰੂਰਤ ਨਹੀਂ ਹੈ, ਪਰ ਮੈਂ ਇਹ ਜਾਣਦਾ ਹਾਂ ਕਿ ਕੋਈ ਮੈਨੂੰ ਗ਼ਲਤ ਗੁਰੂ ਸਿੱਖ ਨਾ ਸਮਝੇ ਤਾਂ ਫਿਰ ਉਸ ਤੋਂ ਬਾਅਦ ਮੱਖਣ ਸ਼ਾਹ ਨੂੰ ਯਕੀਨ ਹੋ ਗਿਆ ਕਿ ਇਹੀ ਮੇਰੇ ਅਸਲੀ ਸਿੱਖ ਗੁਰੂ ਨੇ, ਇਹੀ ਮੇਰੇ ਗੁਰੂ ਸਾਹਿਬਾਨ ਨੇ ਠੀਕ ਹੈ ਤਾਂ ਉਸ ਨੇ ਦਸਵੰਧ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੀ ਤੇ ਫਿਰ ਉਸਨੇ ਸਾਰਿਆਂ ਨੂੰ ਜਾ ਕੇ ਇਹ ਦੱਸ ਦਿੱਤਾ ਕਿ ਅਸਲੀ ਸਿੱਖ ਗੁਰੂ ਮਿਲ ਗਏ ਨੇ ਗੁਰੂ ਨਾਨਕ ਜੇ~ ਦੇਵ ਜੀ ਦੀ ਗੁਰੂਗੱਦੀ ਦੇ ਅਸਲੀ ਵਾਰਿਸ਼ ਨੋਵੇਂ ਸ੍ਰੀ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਹਨ ਫਿਰ ਸਾਰੀਆਂ ਸੰਗਤਾਂ ਨੇ ਸਾਰੇ ਅਹ ਜੋ ਹੈ ਨਕਲੀ ਸਿੱਖ ਗੁਰੂ ਬਣੇ ਹੋਏ ਸਨ, ਉਹਨਾਂ ਨੂੰ ਛੱਡ ਕੇ ਅਸਲੀ ਸਿੱਖ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਣ ਵਿੱਚ ਆਉਣ ਲੱਗੀਆਂ, ਤਾਂ ਸਾਰੇ ਜੋ ਨਕਲੀ ਸਿੱਖ ਗੁਰੂ ਸੀ ਉਹ ਉੱਥੋਂ ਭੱਜ ਗਏ ਉੱਥੇ ਛੱਡ ਕੇ ਚਲੇ ਗਏ ਹੁਣ ਸਾਰੀ ਸੰਗਤ ਗੁਰੂ ਜੀ ਦੇ ਦਰਬਾਰ ਵਿੱਚ ਆਉਂਦੀਆਂ ਸਨ ਦਰਬਾਰ ਲੱਗਦਾ ਸੀ ਪਰ ਹੁਣ ਇਹ ਮੱਖਣ ਸ਼ਾਹ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਹੁਣ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਜਾਣਾ ਚਾਹੀਦਾ ਹੈ ਅੰਮ੍ਰਿਤਸਰ ਵਿਖੇ ਜਾਣਾ ਚਾਹੀਦਾ ਹੈ ਉਹਨਾਂ ਨੂੰ। ਤਾਂ ਗੁਰੂ ਜੀ ਵੀ ਜੋ ਹੈ ਅੰਮ੍ਰਿਤਸਰ ਵਿਖੇ ਗਏ ਉੱਥੇ ਵੀ ਬਹੁਤ ਸਾਰੇ ਨਕਲੀ ਗੁਰੂ ਸਨ, ਤਾਂ ਉਹਨਾਂ ਨੇ ਕਿਆ ਕੀਤਾ ਇੱਕ ਗੁਰੂ ਜੀ ਹੈ

ਜਿੱਥੇ ਗੁਰੂਦੁਆਰਾ ਅਹ ਥੰਮ ਸਾਹਿਬ ਬਣਾਇਆ ਗਿਆ ਬਾਅਦ ਵਿੱਚ ਫਿਰ ਗੁਰੂ ਜੀ ਨੇ ਧਰਮ ਦੇ ਪ੍ਰਚਾਰ ਲਈ ਯਾਤਰਾਵਾਂ ਕੀਤੀਆਂ ਉਸ ਤੋਂ ਪਹਿਲਾਂ ਕਿਆ ਹੋਇਆ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 ਉਸ ਤੋਂ ਬਾਅਦ ਹਰਿਮੰਦਰ ਸਾਹਿਬ ਅਹ ਜੀ ਦੇ ਗੁਰੂ ਜੀ ਨੇ ਦਰਸਨ ਕੀਤੇ ਉਹਨਾਂ ਨੇ ਉੱਥੇ ਰਹਿਣਾ ਅਹ ਸ਼ੁਰੂ ਕੀ, ਤਾ ਪਰ ਕਿਆ ਹੌਲੀ ਹੌਲੀ ਉਹਨਾਂ ਨੇ ਯਾਤਰਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਧਰਮ ਦੇ ਪ੍ਰਚਾਰ ਲਈਏ ਅਲੱਗ ਅਲੱਗ, ਹਿੱਸਿਆਂ ਵਿੱਚ ਦੇਸ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਜਾ ਕੇ ਉਹ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗੇ, ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗੇ, ਪਰ ਹੁਣ ਗੱਲ ਫਿਰ ਕਾਫ਼ੀ ਸਾਲ ਬਾਅਦ ਕਿਆ ਹੁੰਦਾ ਹੈ ਕਿ ਇੱਕ ਵਾਰੀ ਜੋ ਹੈ ਕਸ਼ਮੀਰੀ ਪੰਡਿਤ ਜੋ ਹੈ ਪੱਚੀ ਮਈ ਉੱਨ~ ਛੋਲਾਂ ਸੌ ਪਜੱਤਰ ਈਸਵੀ ਨੂੰ ਇੱਕ ਕਸ਼ਮੀਰੀ ਪੰਡਿਤਾਂ ਦਾ ਜੱਥਾ ਗੁਰੂ ਸਾਹਿਬਾਨ ਕੋਲ ਆਉਂਦਾ ਹੈ, ਤੇ ਗੁਰੂ ਸਾਹਿਬਾਨ ਨੂੰ ਕਹਿੰਦਾ ਹੈ ਕਿ ਔਰੰਗਜ਼ੇਬ ਜੋ ਕਸ਼ਮੀਰ ਵਿੱਚ ਉਸ time ਰਾਜ ਕਰ ਰਿਹਾ ਸੀ ਉਹਨਾਂ ਨੇ ਕਸ਼ਮੀਰੀ ਹਿੰਦੂਆਂ ਦਾ, ਕਸ਼ਮੀਰੀ ਪੰਡਿਤਾਂ ਦਾ ਜਿਉਣਾ ਔਖਾ ਕੀਤਾ ਹੋਇਆ ਹੈ, ਉਹ ਉਹਨਾਂ ਨੂੰ ਜ਼ਬਰਦਸ਼ਤੀ ਮੁਸਲਮਾਨ ਬਣਾ ਰਿਹਾ ਸੀ, ਤੇ ਉਹਨਾਂ ਤੇ ਜ਼ੁਲਮ ਕਰ ਰਿਹਾ ਸੀ, ਉਹ ਉਹਨਾਂ ਨਾਲ ਜਾਤੀ ਕਰ ਰਿਹਾ ਸੀ ਤੇ ਮੁਸਲ~ ਅਹ ਇੱਕ ਰਾਜਾ ਦੀ ਤਰ੍ਹਾਂ ਜੈਸੇ ਰਾਜਾ ਨੂੰ ਪ੍ਰਜਾ ਨੂੰ ਅਹ ਬਰਾਬਰ ਦੇਖਣਾ ਚਾਹੀਦਾ ਹੈ ਉਹ ਨਹੀਂ ਕਰ ਰਿਹਾ ਸੀ, ਧਰਮ ਦੇ ਆਧਾਰ ਤੇ ਭੇਦਭਾਵ ਕਰ ਰਿਹਾ ਸੀ ਅਤੇ ਹਿੰਦੂਆਂ ਨੂੰ ਮੁਸਲਮਾਨਾਂ ਵਿੱਚ ਬਦਲ ਰਿਹਾ ਸੀ। ਔਰ ਕਸ਼ਮੀਰੀ ਪੰਡਿਤ ਚਾਹੁੰਦੇ ਸਨ ਕਿ ਉਹ ਆਪਣਾ ਧਰਮ change ਨਾ ਕਰਨ ਤੇ ਇਸ ਕਰਕੇ ਉਹ ਵੱਖ ਵੱਖ ਰਾਜਿਆਂ ਦੀ ਸਹਾਇਤਾ ਲਈ ਗਏ ਰਾਜਪੂਤਾਂ ਕੋਲ ਵੀ ਗਏ but ਕੋਈ ਵੀ ਉਹਨਾਂ ਦੀ ਸਹਾਇਤਾ ਨਹੀਂ ਕਰ ਪਾ ਰਿਹਾ ਸੀ, ਤਾਂ ਅੰਤ ਅੰਤ ਵਿੱਚ ਉਹ ਜੋ ਹੈ ਗੁਰੂ ਹਰਿਗੋਬਿੰਦ ਸਿੰਘ ਜੀ ਕੋਲ ਆਏ sorry ਗੁਰੂ ਹਰਿ~ ਅਹ ਗੁਰੂ ਤੇਗ ਬਹਾਦਰ ਜੀ ਕੋਲ ਆਏ then

ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਆਸਵਾਸ਼ਨ ਦਿੱਤਾ ਕਿ ਵੀ ਤੁਹਾ~ ਅਮ ਤੁਸੀਂ ਅਹ ਤੁਹਾ~ ਅਸੀਂ ਤੁਸ~ ਤੁਹਾਡੀ ਪੂਰੀ ਮਦਦ ਕਰਾਂਗੇ, ਇਸਦੇ ਮੁਕਾਬਲੇ ਪਰ ਅਹ ਇਸ ਮੁਕੱਦਮੇ ਦੇ ਵਿੱਚ ਪਰ ਗੱਲ ਇਹ ਹੈ ਕਿ ਇਸ ਲਈ ਸਾਨੂੰ ਕਿਸੇ ਦਾ ਕਿਸੇ ਇੱਕ ਮਹਾਂਪੁਰਖ ਦਾ ਤਿਆਗ ਚਾਹੀਦਾ ਹੈ।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 ਕੌਣ ਹੈ ਉਹ ਮਹਾਂਪੁਰਖ ਕੋਈ ਐਸਾ ਬੰਦਾ ਅਹ ਹੈ ਕਿਆ ਸਾਡੇ ਦਰਬਾਰ ਵਿੱਚ ਜੋ ਤਿਆਗ ਕਰ ਸਕਦਾ ਹੈ ਜੋ ਹਿੰਦੂਆਂ ਦੀ ਰੱਖਿਆ ਲਈ ਆਪਣਾ ਤਿਆਗ ਕਰ ਸਕਦਾ ਹੈ ਆਪਣਾ ਬਲੀਦਾਨ ਦੇ ਸਕਦਾ ਹੈ, Then ਕਿਆ ਹੋਇਆ ਕਿ ਕੋਈ ਦਰਬਾਰੀ ਵੀ ਨੀ ਦਰਬਾਰ ਪੂਰਾ ਸ਼ਾਂਤ ਹੋ ਗਿਆ ਕੋਈ ਦਰਬਾਰੀ ਹਜੇ ਉੱਠਿਆ ਨੀ ਸੀ then ਉੱਥੋਂ ਇੱਕ ਛੋਟੇ ਜਿਹੇ ਬੱਚਾ ਉੱਠਿਆ, ਗੁਰੂ ਗੋਬਿੰਦ ਸਿੰਘ ਜੀ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਸਨ ਉਹ ਜਦੋਂ ਉੱਠੇ ਤਾਂ ਉਹਨਾਂ ਨੇ ਕਿਆ ਕਿਹਾ ਗੁਰੂ ਤੇਗ ਬਹਾਦਰ ਜੀ ਨੂੰ ਕਿ ਤੁਹਾ~ ਤੁਹਾਡੇ ਤੋਂ ਬੜਾ, ਏਦਾਂ ਦਾ ਅਹ ਤਿਆਗੀ ਪੁਰਸ਼ ਮਹਾਂਪੁਰਸ਼ ਕੌਣ ਹੋ ਸਕਦਾ ਹੈ ਜੋ ਹਿੰਦੂਆਂ ਦੀ ਰੱਖਿਆ ਲਈ ਆਪਣਾ ਬਲੀਦਾਨ ਦੇ ਸਕੇ, ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਜੀ ਨੂੰ ਕਿਹਾ ਕਿ ਤੁਹਾਨੂੰ ਹੀ ਇਹ, ਤਿਆਗ ਕਰਨਾ ਚਾਹੀਦਾ ਹੈ then ਅਹ ਕੀ ਹੋਇਆ ਗੁਰੂ ਤੇਗ ਬਹਾਦਰ ਜੀ ਨੇ ਸੋਚਿਆ ਕਿ ਇਹ ਇੰਨਾ ਛੋਟਾ ਜਿਹਾ ਬੱਚਾ ਜੋ ਹੈ ਇੰਨੀ ਬੜੀ ਬੜੀ ਗੱਲਾਂ ਕਰ ਰਿਹਾ ਹੈ, ਇਹ ਸਾਡੇ ਅਮ ਜੋ ਹੈ ਅਗਲੇ ਸਿੱਖ ਗੁਰੂ ਬਣਨ ਦੇ ਕਾਬਿਲ ਹੈ, ਇਹ ਬਹੁਤ ਹੀ ਬਹਾਦੁਰ ਬੱਚਾ ਹੈ, ਉਹ ਬੱਚਾ ਗੁਰੂ ਗੋਬਿੰਦ ਸਿੰਘ ਜੀ ਸਨ, ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ

Then ਠੀਕ ਹੈ ਫਿਰ ਗੁਰੂ ਅਹ ਗੁਰੂ ਜੀ ਨੇ ਜੋ ਹੈ ਆਪਣੀ ਗੁਰੂਗੱਦੀ ਦਾ ਅਗਲਾ ਵਾਰਿਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾ ਦਿੱਤਾ, ਤੇ ਫਿਰ ਉਹ ਜੋ ਹੈ ਕਸ਼ਮੀਰੀ ਪੰਡਿਤਾਂ ਦੇ ਨਾਲ ਜਾ ਕੇ ਅਹ ਕਸ਼ਮੀਰ ਦਾ ਚਲੇ ਗਏ, ਤੇ ਉੱਥੇ ਜਾ ਕੇ ਉਹ ਔਰੰਗਜ਼ੇਬ ਨੂੰ ਮਿਲੇ। ਔਰੰਗਜ਼ੇਬ ਨੇ ਸੋਚਿਆ ਕਿ ਅਸੀਂ ਅਮ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਅਸੀਂ ਮੁਸਲਮਾਨ ਬਣਾ ਦੇਣਾ ਬਣਾਉਣਾ ਚਾਹੁੰਦੇ ਸਨ ਉਹ then ਗੁਰੂ ਤੇਗ ਬਹਾਦਰ ਜੀ ਨੇ ਬੋਲਿਆ,

ਜੇ ਉਹਨਾਂ ਨੇ ਜੋ ਹੈ ਅਹ ਮੁਸਲਮਾਨ ਬਣਨੇ ਨੂੰ accept ਕਰ ਲਿਆ, ਉਹ ਮੰਨ ਗਏ ਆਪਣੇ ਆਪ ਨੂੰ ਮੁਸਲਮਾਨ ਵਿੱਚ ਬਦਲਣੇ ਲਈ ਅਮ then ਅਸੀਂ ਸਾਰੇ ਕਸ਼ਮੀਰੀ ਪੰਡਿਤਾਂ ਨੇ ਵੀ ਅਹ ਬਿਨਾਂ ਕੁਛ ਕਹੇ ਮੁਸਲਮਾਨ ਬਣ ਜਾਣਾ ਹੈ then ਉਹ ਔਰੰਗਜ਼ੇਬ ਬਹੁਤ ਖ਼ੁਸ਼ ਸੀ ਉਹ ਬੋਲਿਆ ਕਿ ਉਹ ਮੁਸਲਮਾਨਾਂ ਦੀ ਪ~ ਅਹ ਪ੍ਰਚਾਰ ਕਰਨੇ ਲੱਗਿਆ ਅਹ ਗੁਰੂ ਗੋਬਿੰ~ ਅਹ ਗੁਰੂ ਤੇਗ ਬਹਾਦਰ ਜੀ ਸਾਹਮਣੇ ਕਿ ਉਹ ਆਪਣੇ ਆਪ ਨੂੰ ਮੁਸਲਮਾਨ ਬਣਾ ਲੈਣ ਪਰ ਗੁਰੂ ਤੇਗ ਬਹਾਦਰ ਜੀ ਨਾ ਮੰਨੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਵੀ ਧਰਮ ਨੂੰ ਕਿਸੇ ਦੇ ਵੀ ਧਰਮ ਨੂੰ ਬਦਲ ਨਹੀਂ ਸਕਦੇ ਜੋ ਧਰਮ ਹੈ, ਉਹ ਬੰਦੇ ਦੇ ਮਨ ਤੋਂ ਹੁੰਦਾ ਹੈ ਜੋ ਬੰਦਾ ਜਿਸ ਧਰਮ ਵਿੱਚ ਰਹਿਣਾ ਚਾਹੁੰਦਾ ਹੈ, ਉਹ ਉਸੇ ਧਰਮ ਵਿੱਚ ਉਹਨੂੰ ਉਸੇ ਧਰਮ ਵਿੱਚ ਰਹਿਣਾ ਚਾਹੀਦਾ ਹੈ, ਤੁਸੀਂ ਇਹ ਸਭ ਕਰਕੇ ਨਾ ਤਾਂ ਸੱਚੇ ਮੁਸਲਮਾਨ ਬਣ ਸਕੇ, ਨਾ ਹੀ ਇੱਕ ਅੱਛੇ ਰਾਜਾ ਬਣ ਸਕੇ, ਕਿਉਂਕਿ ਇੱਕ ਰਾਜਾ ਨੂੰ ਆਪਣੀ ਪ੍ਰਜਾ ਵਿੱਚ

ਤੁਹਾਨੂੰ ਦੋਨਾਂ ਨੂੰ ਇੱਕ ਹੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ, ਤਾਂ ਗੁਰੂ ਜੀ ਨੇ ਉਹਨਾਂ ਨੂੰ ਸਮਝਾਉਣੇ ਦਾ ਕੋਸ਼ਿਸ਼ ਕੀਤੀ ਕਿ ਤੁਸੀਂ ਅਹ ਮੁਸਲਮਾਨ ਹਿੰਦੂਆਂ ਨੂੰ ਮੁਸਲਮਾਨਾਂ ਵਿੱਚ ਨਾ ਬਦਲੋ ਮਤਲਬ ਹਿੰਦੂਆਂ ਦਾ ਧਰਮ change ਨਾ ਕਰਵਾਓ ਪਰ ਉਹ ਨਹੀਂ ਮੰਨਿਆ ਉਹਨੇ ਕਿਆ ਕੀਤਾ, ਉਹਨੇ ਆਪਣੇ ਜੋ ਸੇਵਕ ਹੈ, ਜੋ ਉਹਨਾਂ ਦੇ ਸੈਨਿਕ ਹੈ ਉਹਨਾਂ ਨੂੰ ਆਦੇਸ਼ ਦੇ ਦਿੱਤਾ,

ਕਿ ਗੁਰੂ ਜੀ ਦੇ ਅਲੱਗ ਅਲੱਗ ਜੋ ਹੈ ਸਰੀਰ ਦੇ ਅੰਗਾਂ ਨੂੰ ਸ਼ਹਿਰ ਦੇ ਅਲੱਗ ਅਲੱਗ ਸਾਇ~ ਅਹ ਕੋਨਿਆਂ ਤੇ ਜਾ ਕੇ ਟੰਗ ਦਿੱਤਾ ਜਾਵੇ ਤਾਂ ਕਿ ਸਾਰੇ ਡਰ ਜਾਣ ਉਹ ਮੁਸਲਮਾਨ ਵਿੱਚ convert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

ਤੇ ਗੁਰੂ ਜੀ ਦੇ ਜੋ ਸਾਥੀ ਆਏ ਹੋਏ ਸਨ, ਰਾਤ ਦੇ ਸਮੇਂ ਵਿੱਚ ਉਹ ਗੁਰੂ ਜੀ ਦੇ ਅਹ ਸਰੀਰਕ ਅੰਗਾਂ ਨੂੰ ਲੈ ਕੇ ਉੱਥੋਂ ਚੁਰਾ ਕੇ ਚਲੇ ਗਏ, ਠੀਕ ਹੈ then ਉਸ ਤੋਂ ਬਾਅਦ ਕਿਆ ਹੋਇਆ, ਇਹ ਗੱਲ ਜੋ ਹੈ ਜਦੋਂ ਗੁਰੂ ਜੀ ਦੀ ਸ਼ਹੀਦੀ ਹੋਈ ਸੀ ਚੌਵੀ ਨਵੰਬਰ ਸੋਲਾਂ ਸੌ ਪਜੱਤਰ ਈਸਵੀ ਵਿੱਚ ਹੋਈ ਸੀ, ਠੀਕ ਹੈ then ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਜੋ ਅਗਲੇ ਵਾਰਿਸ਼ ਸਨ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂਗੱਦੀ ਦੇ ਵਾਰਿਸ਼ ਬਣੇ ਉਹਨਾਂ ਨੇ ਬਹੁਤ ਹੀ ਬਹਾਦਰੀ ਨਾਲ ਗੁਰੂਗੱਦੀ ਸੰਭਾਲੀ ਗੁਰੂ ਗ~ ਅਹ ਬਹੁਤ ਸਾਰੀਆਂ ਉਹਨਾਂ ਨੇ ਲੜਾਈਆਂ ਲੜੀਆਂ ਮੁਗਲਾਂ ਦੇ ਖਿਲਾਫ਼ ਇੱਥੇ ਤੱਕ ਕਿ ਗੁਰੂ ਜੀ ਨੇ ਆਪਣਾ ਪੂਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਜੋ ਹੈ ਮੁਗਲਾਂ ਦੇ ਨਾਲ ਲੜਾਈਆਂ ਕਰਦੇ ਕਰਦੇ ਵਾਰ ਦਿੱਤਾ ਸੀ ਬਚਪਨ ਤੋਂ ਹੀ ਉਹ ਜੋ ਹੈ ਮੁਗਲਾਂ ਨਾਲ ਲੜਾਈਆਂ ਕਰਦੇ ਕਰਦੇ ਬੜੇ ਹੋਏ ਸਨ then ਉਹਨਾਂ ਦੇ ਚਾਰ ਪੁੱਤਰ ਸਨ, ਕਾਫ਼ੀ ਅਮ ਜਦ ਮੁਗਲਾਂ ਨਾਲ ਲੜਾਈਆਂ ਹੋਈਆਂ ਬੜੇ ਦੋ ਪੁੱਤਰ ਉਹਨਾਂ ਦੇ ਲੜਾਈ ਵਿੱਚ ਸ਼ਹੀਦ ਹੋ ਗਏ ਜੋ ਉਸਦੇ ਦੋ ਛੋਟੇ ਪੁੱਤਰ ਸਨ ਉਹ ਆਪਣੀ ਦਾਦੀ ਜਾਣੀਕਿ ਨਾਨਕੀ ਜੀ ਦੇ ਨਾਲ,